C ਅਤੇ C ਵਿਚ ਨੈਸਟਡ ਇਫ ਐਂਡ ਸਵਿਚ ਸਟੇਟਮੈਂਟਸ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਨੈਸਟਡ ਇਫ ਸਟੇਟਮਟ ਦਾ ਇਸਤੇਮਾਲ ਕਿਵੇਂ ਕਰਨਾ ਹੈ ਅਤੇ ਸਵਿਚ ਸਟੇਟਮੈਂਟ
ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ ਉਬੰਟੂ ਅੋਪਰੇਟਿੰਗ ਸਿਸਟਮ ਵਰਜ਼ਨ 1110 ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਉਬੰਟੂ ਤੇ
ਪਹਿਲਾਂ ਅਸੀਂ ਇਕ ਉਦਾਹਰਣ ਰਾਹੀਂ ਸਿਖਾਂਗੇ ਨੈਸਟਡ ਇਫ ਅਤੇ ਸਵਿਚ ਸਟੇਟਮੈਂਟ ਕਿਵੇਂ ਲਿਖਣੀ ਹੈ
ਮੈਂ ਪਹਿਲਾਂ ਹੀ ਪ੍ਰੋਗਰਾਮ ਲਿਖਿਆ ਹੈ
ਆਉ ਅਸੀਂ ਵੇਖੀਏ
ਇਸ ਪ੍ਰੋਗਰਾਮ ਵਿਚ ਅਸੀਂ ਇੰਟੀਜ਼ਰਸ ਦੀ ਰੇਂਜ ਚੈਕ ਕਰਨਾ ਸਿਖਾਂਗੇ
ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ nested ifਸੀ ਹੈ
ਮੈਂ ਹੁਣ ਕੋਡ ਦਸਾਂਗੀ
ਇਹ ਸਾਡੀ ਹੈਡਰ ਫਾਈਲ ਹੈ ਇਹ ਸਾਡਾ ਮੇਨ ਫੰਕਸ਼ਨ ਹੈ
ਮੇਨ ਫੰਕਸ਼ਨ ਅੰਦਰ ਅਸੀਂ ਦੋ ਇੰਟੀਜ਼ਰ ਵੈਰੀਐਬਲ x ਅਤੇ y ਘੋਸ਼ਿਤ ਕੀਤੇ ਹਨ
ਇਥੇ ਅਸੀਂ ਯੂਜ਼ਰਸ ਨੂੰ 0 ਤੋਂ 39 ਦੀ ਰੇਂਜ ਵਿਚ ਨੰਬਰ ਐਂਟਰ ਕਰਨ ਲਈ ਕਹਿ ਰਹੇ ਹਾਂ
ਅਸੀਂ y ਦੀ ਵੇਲਯੂ ਯੂਜ਼ਰ ਤੋਂ ਲਵਾਂਗੇ
ਇਹ ਸਾਡੀ ਇਫ ਕੰਡੀਸ਼ਨ ਹੈ
ਇਥੇ ਅਸੀਂ ਚੈਕ ਕਰਾਂਗੇ ਕੀ y100 ਹੈ ਜੇ ਕੰਡੀਸ਼ਨ ਸਹੀ ਹੈ ਅਸੀਂ ਪਰਿੰਟ ਕਰਾਂਗੇ ਯੂ ਹੇਵ ਐਂਟਰਡ a ਨੰਬਰ ਇਨ ਥੇ ਰੰਗੇ ਓਐਫ 0 9 ਇਹ ਸਾਡੀ ਏਲਸ ਇਫ ਕੰਡੀਸ਼ਨ ਹੈ
ਇਥੇ ਅਸੀਂ ਚੈਕ ਕਰਾਂਗੇ ਕੀ y 10 ਇਕੁਅਲਜ਼ ਟੋ 1 ਹੈ
ਜੇ ਕੰਡੀਸ਼ਨ ਸਹੀ ਹੈ ਅਸੀਂ ਪਰਿੰਟ ਕਰਾਂਗੇ ਯੂ ਹੇਵ ਐਂਟਰਡ a ਨੰਬਰ ਇਨ ਥੇ ਰੰਗੇ ਓਐਫ 10 19 ਇਸ ਏਲਸ ਇਫ ਕੰਡੀਸ਼ਨ ਵਿਚ ਅਸੀਂ ਚੈਕ ਕਰਾਂਗੇ ਕਿ ਕੀ ਨੰਬਰ ਰੇਂਜ 20 29 ਦੇ ਵਿਚ ਹੈ
ਅਤੇ ਇਥੇ ਅਸੀਂ ਵੇਖਾਂਗੇ ਕਿ ਨੰਬਰ 30 39 ਦੀ ਰੇਂਜ ਵਿਚ ਹੈ
ਇਹ ਸਾਡੀ ਏਲਸ ਕੰਡੀਸ਼ਨ ਹੈ
ਜੇ ਉਪਰਲੀਆਂ ਸਾਰੀਆਂ ਕੰਡੀਸ਼ਨਸ ਗਲਤ ਹਨ ਅਸੀਂ ਪਰਿੰਟ ਕਰਾਂਗੇ ਨੰਬਰ ਨੋਟ ਇਨ ਰੰਗੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ
ਆਉ ਹੁਣ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
ਆਪਣੇ ਕੀ ਬੋਰਡ ਤੋਂ Ctrl Alt ਅਤੇ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ
ਕੰਪਾਇਲ ਕਰਨ ਲਈ ਟਾਈਪ ਕਰੋ ਜੀਸੀਸੀ ਸਪੇਸ nested ifਸੀ ਸਪੇਸ ਹਾਈਫਨ o ਸਪੇਸ ਨੈਸਟਡ ਐਂਟਰ ਦਬਾਉ
ਡੋਟ ਸਲੈਸ਼ ਨੈਸਟਡ ਟਾਈਪ ਕਰੋ
ਐਂਟਰ ਦਬਾਉ
ਅਸੀਂ ਵੇਖਦੇ ਹਾਂ Enter a ਨੰਬਰ ਬੇਟਵੀਨ 0 ਟੋ 39 ਮੈਂ 12 ਐਂਟਰ ਕਰਾਂਗੀ
ਆਉਟਪੁਟ ਇੰਝ ਆਏਗੀ ਯੂ ਹੇਵ ਐਂਟਰਡ ਥੇ ਨੰਬਰ ਇਨ ਥੇ ਰੰਗੇ ਓਐਫ 10 19 ਆਉ ਅਸੀਂ ਦੂਜਾ ਨੰਬਰ ਐਂਟਰ ਕਰੀਏ
ਆਉ ਦੁਬਾਰਾ ਐਕਜ਼ੀਕਯੂਟ ਕਰੀਏ
ਅਪ ਐਰੋ ਕੀ ਦਬਾ ਕੇ ਉਪਰ ਜਾਉ ਅਤੇ ਐਂਟਰ ਦਬਾਉ
ਇਸ ਵਾਰੀ ਮੈਂ 5 ਦਿਆਂਗੀ
ਅਸੀਂ ਦੇਖਦੇ ਹਾਂ ਆਉਟਪੁਟ ਇੰਝ ਹੈ ਯੂ ਹੇਵ ਐਂਟਰਡ ਥੇ ਨੰਬਰ ਇਨ ਥੇ ਰੰਗੇ ਓਐਫ 0 9 ਕੰਡੀਸ਼ਨਲ ਐਕਜ਼ੀਕਯੂਸ਼ਨ ਇਕ ਦੂਜੇ ਤਰੀਕੇ ਵੀ ਕੀਤੀ ਜਾ ਸਕਦੀ ਹੈ
ਸਵਿਚ ਸਟੇਟਮੈਂਟ ਦਾ ਇਸਤੇਮਾਲ ਕਰਕੇ
ਆਉ ਵੇਖੀਏ ਇਹ ਕਿਵੇਂ ਹੁੰਦਾ ਹੈ
ਅਸੀਂ ਇਹੀ ਪ੍ਰੋਗਰਾਮ ਸਵਿਚ ਦਾ ਇਸਤੇਮਾਲ ਕਰਦਿਆਂ ਦੇਖਾਂਗੇ
000308 000307 ਮੈਂ ਪਹਿਲਾਂ ਹੀ ਪ੍ਰੋਗਰਾਮ ਖੋਲ੍ਹਿਆ ਹੈ
ਆਉ ਆਪਣੇ ਟੈਕਸ ਐਡੀਟਰ ਤੇ ਵਾਪਸ ਚਲੀਏ
ਮੈਂ ਇਹ ਪਹਿਲੇ ਪ੍ਰੋਗਰਾਮ ਵਿਚ ਦੱਸਿਆ ਸੀ
ਇਸ ਲਈ ਮੈਂ ਸਵਿਚ ਸਟੇਟਮੈਂਟਸ ਤੇ ਜਾਵਾਂਗੀ
ਇਥੇ ਅਸੀਂ ਇਨਪੁਟ ਨੂੰ ਵਿਭਾਜਿਤ ਕਰਾਂਗੇ ਜਿਵੇਂ ਕਿ y ਨੂੰ 10 ਨਾਲ ਅਤੇ ਨਤੀਜਾ ਵੈਰੀਐਬਲ x ਵਿਚ ਸਟੋਰ ਹੋਵੇਗਾ
ਇਸਦਾ ਮਤਲਬ ਹੈ ਕਿ ਭਾਗਫਲ x ਵਿਚ ਸਟੋਰ ਹੋ ਜਾਵੇਗਾ
ਭਾਗਫਲ ਦੀ ਮੱਦਦ ਨਾਲ ਅਸੀਂ ਨੰਬਰ ਦੀ ਰੇਂਜ ਆਈਡੈਂਟੀਫਾਈ ਕਰ ਸਕਦੇ ਹਨ
ਇਥੇ ਅਸੀਂ ਸਵਿਚ ਕਮਾਂਡ ਨੂੰ ਦਸਾਂਗੇ ਕਿ ਵੈਰੀਐਬਲ x ਨੂੰ ਚੈਕ ਕਰਨਾ ਹੈ
ਇਹ ਕੇਸ 0 ਹੈ
ਜੇ ਕੇਸ 0 ਠੀਕ ਹੈ ਤਾਂ ਅਸੀਂ ਪਰਿੰਟ ਕਰਾਂਗੇ ਯੂ ਹੇਵ ਐਂਟਰਡ ਥੇ ਨੰਬਰ ਇਨ ਥੇ ਰੰਗੇ ਓਐਫ 0 9 ਜੇ ਕੇਸ ਸੈਟਿਸਫਾਈਡ ਹੈ ਤਾਂ ਅਸੀਂ ਲੂਪ ਤੋਂ ਬਾਹਰ ਆਉਣ ਲਈ ਬ੍ਰੇਕ ਇਸਤੇਮਾਲ ਕਰਾਂਗੇ
ਸਾਨੂੰ ਹਰ ਵਾਰੀ ਲੂਪ ਨੂੰ ਬ੍ਰੇਕ ਕਰਨ ਦੀ ਜ਼ਰੂਰਤ ਹੈ
ਇਹ ਇਸ ਲਈ ਕਿਉਂ ਕਿ ਇਕ ਟਾਈਮ ਤੇ ਸਿਰਫ ਇਕ ਕੰਡੀਸ਼ਨ ਸਹੀ ਹੋ ਸਕਦੀ ਹੈ
ਇਹ ਕੇਸ 1 ਹੈ
ਕੇਸ 1 ਦਾ ਮਤਲਬ ਹੈ ਜੇ x ਦੀ ਵੈਲਯੂ 1 ਹੈ
ਅਸੀਂ ਪਰਿੰਟ ਕਰਾਂਗੇ ਯੂ ਹੇਵ ਐਂਟਰਡ a ਨੰਬਰ ਇਨ ਥੇ ਰੰਗੇ ਓਐਫ 10 19 ਇਹ ਕੇਸ 2 ਹੈ
ਇਥੇ ਅਸੀਂ ਪਰਿੰਟ ਕਰਾਂਗੇ ਯੂ ਹੇਵ ਐਂਟਰਡ a ਨੰਬਰ ਇਨ ਥੇ ਰੰਗੇ ਓਐਫ 20 29 ਅਤੇ ਇਹ ਕੇਸ 3 ਹੈ
ਇਥੇ ਅਸੀਂ ਚੈਕ ਕਰਦੇ ਹਾਂ ਕਿ ਕੀ ਨੰਬਰ 30 39 ਦੀ ਰੇਂਜ ਵਿਚ ਹੈ
ਇਹ ਡਿਫਾਲਟ ਕੇਸ ਹੈ
ਡਿਫਾਲਟ ਕੇਸ ਦੱਸਦਾ ਹੈ ਕਿ ਜੇ ਉਪਰਲਾ ਕੋਈ ਕੇਸ ਸੇਟਿਸਫਾਈਡ ਨਾਂ ਹੋਵੇ ਤਾਂ ਕੀ ਕਰਨਾ ਹੈ
ਇਥੇ ਅਸੀਂ ਪਰਿੰਟ ਕਰਾਂਗੇ ਨੰਬਰ ਨੋਟ ਇਨ ਰੰਗੇ ਇਹ ਸਾਡੀ ਰਿਟਰਨ ਸਟੇਟਮੈਂਟ ਹੈ
ਆਉ ਪ੍ਰੋਗਰਾਮ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਟਾਈਪ ਕਰੋ ਜੀਸੀਸੀ ਸਪੇਸ switchਸੀ ਸਪੇਸ -o ਸਪੇਸ ਸਵਿਚ ਐਂਟਰ ਦਬਾਉ
ਟਾਈਪ ਕਰੋ switch ਐਂਟਰ ਦਬਾਉ
Enter a ਨੰਬਰ ਬੇਟਵੀਨ ਓਐਫ 0 ਟੋ 39
ਮੈਂ 35 ਐਂਟਰ ਕਰਾਂਗੀ
ਆਉਟਪੁਟ ਇੰਝ ਦਿਸੇਗੀ ਯੂ ਹੇਵ ਐਂਟਰਡ ਥੇ ਨੰਬਰ ਇਨ ਥੇ ਰੰਗੇ ਓਐਫ 30 ਟੋ 39 ਆਉ ਅਸੀਂ ਹੁਣ ਵੇਖੀਏ ਕਿ ਪ੍ਰੋਗਰਾਮ C ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਟੈਕਸਟ ਐਡੀਟਰ ਤੇ ਵਾਪਸ ਜਾਉ
ਧਿਆਨ ਦੇਣਾ ਕਿ ਸਾਡੀ ਫਾਈਲ ਦਾ ਨਾਮ nested ifਸੀਪੀਪੀ ਹੈ
ਇਥੇ ਲੋਜਿਕ ਅਤੇ ਇੰਪਲੀਮੇਂਟੇਸ਼ਨ ਇਕੋ ਜਿਹੇ ਹਨ
ਇਥੇ ਕੁਝ ਬਦਲਾਉ ਹਨ ਜਿਵੇਂ ਕਿ ਹੈਡਰ ਫਾਈਲ stdioਹ ਦੀ ਜਗਾਹ ਆਈਓਸਟ੍ਰੀਮ ਹੈ
ਇਥੇ ਅਸੀਂ ਯੂਜ਼ਿੰਗ ਸਟੇਟਮੈਂਟ ਸ਼ਾਮਿਲ ਕੀਤੀ ਹੈ
ਯੂਜ਼ਿੰਗ ਨੇਮਸਪੇਸ ਐਸਟੀਡੀ ਅਤੇ ਪ੍ਰਿੰਟਫ ਅਤੇ ਸਕੈਨਫ ਦੀ ਜਗਾਹ ਤੇ ਕਾਉਟ ਅਤੇ ਸਿਨ ਫੰਕਸ਼ਨ
ਤੁਸੀਂ ਦੇਖ ਸਕਦੇ ਹੋ ਕਿ ਬਾਕੀ ਦਾ ਕੋਡ ਸਾਡੇ C ਪ੍ਰੋਗਰਾਮ ਵਰਗਾ ਹੀ ਹੈ
ਆਉ ਕੋਡ ਐਕਜ਼ੀਕਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਟਾਈਪ ਕਰੋ g ਸਪੇਸ nested ifਸੀਪੀਪੀ ਸਪੇਸ ਹਾਈਫਨ o ਸਪੇਸ ਨੈਸਟਡ1 ਐਂਟਰ ਦਬਾਉ
nested1 ਟਾਈਪ ਕਰੋ
ਐਂਟਰ ਦਬਾਉ
Enter a ਨੰਬਰ ਬੇਟਵੀਨ 0 ਐਂਡ 39
ਮੈਂ 40 ਐਂਟਰ ਕਰਾਂਗੀ
ਆਉਟਪੁਟ ਇੰਝ ਆਏਗੀ ਨੰਬਰ ਨੋਟ ਇਨ ਰੰਗੇ ਆਉ ਅਸੀਂ ਹੁਣ ਸਵਿਚ ਪ੍ਰੋਗਰਾਮ C ਵਿਚ ਵੇਖੀਏ
ਟੈਕਸਟ ਐਡੀਟਰ ਤੇ ਵਾਪਸ ਆਉ
ਇਥੇ ਵੀ ਲੋਜਕ ਅਤੇ ਇੰਪਲੀਮੇਨਟੇਸ਼ਨ ਉਹੋ ਜਿਹੀ ਹੀ ਹੈ
ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਹੈਡਰ ਫਾਈਲ ਆਈਓਸਟ੍ਰੀਮ ਹੈ
ਇਥੇ ਯੂਜ਼ਿੰਗ ਸਟੇਟਮੈਂਟ ਹੈ
ਅਸੀਂ ਕਾਉਟ ਅਤੇ ਸਿਨ ਫੰਕਸ਼ਨ ਨੂੰ ਬਦਲਿਆ ਹੈ
ਬਾਕੀ ਕੋਡ ਸਾਡੇ switchਸੀ ਪ੍ਰੋਗਰਾਮ ਵਰਗਾ ਹੀ ਹੈ
ਆਉ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਟਾਈਪ ਕਰੋ g ਸਪੇਸ switchਸੀਪੀਪੀ ਸਪੇਸ ਹਾਈਫਨ o ਸਪੇਸ ਸਵਿਚ1 ਐਂਟਰ ਦਬਾਉ
ਟਾਈਪ ਕਰੋ switch1 ਐਂਟਰ ਦਬਾਉ
Enter a ਨੰਬਰ ਬੇਟਵੀਨ 0 ਐਂਡ 39 ਮੈਂ 25 ਐਂਟਰ ਕਰਾਂਗੀ
ਆਉਟਪੁਟ ਇੰਝ ਆਏਗੀ160 ਯੂ ਹੇਵ ਐਂਟਰਡ ਥੇ ਨੰਬਰ ਇਨ ਥੇ ਰੰਗੇ ਓਐਫ 20 29 ਆਉ ਹੁਣ ਆਪਣੇ ਸਲਾਈਡਸ ਤੇ ਵਾਪਸ ਚਲੀਏ
ਅਸੀਂ ਸਵਿਚ ਅਤੇ ਨੈਸਟਡ ਇਫ ਸਟੇਟਮੈਂਟ ਦੇ ਵਿਚ ਤੁਲਨਾ ਕਰਾਂਗੇ
ਸਵਿਚ ਸਟੇਟਮੈਂਟ ਐਕਸਪੇ੍ਰਸ਼ਨ ਦੇ ਨਤੀਜੇ ਅਨੁਸਾਰ ਇਵਲੈਯੂਏਟ ਹੁੰਦੀ ਹੈ
ਨੇਸਟੈਡ ਇਫ ਸਟੇਟਮੈਂਟ ਤਾਂ ਹੀ ਚਲਦੀ ਹੈ ਜੇ ਐਕਸਪ੍ਰੇਸ਼ਨ ਦਾ ਨਤੀਜਾ ਸਹੀ ਹੋਵੇ
ਸਵਿਚ ਵਿਚ ਅਸੀਂ ਵੈਰੀਐਬਲ ਦੀਆਂ ਵੱਖ ਵੱਖ ਵੈਲਯੂਸ ਨੂੰ ਕੇਸ ਵਾਂਗ ਵਰਤਦੇ ਹਾਂ
ਨੇਸਟੈਡ ਇਫ ਵਿਚ ਸਾਨੂੰ ਵੈਰੀਐਬਲ ਦੀ ਹਰ ਵੈਲਯੂ ਲਈ ਕੰਡੀਸ਼ਨਲ ਸਟੇਟਮੈਂਟ ਲਿਖਣੀ ਹੁੰਦੀ ਹੈ
ਸਵਿਚ ਸਟੇਟਮੈਂਟ ਸਿਰਫ਼ ਇੰਟੀਜ਼ਰ ਵੈਲਯੂਸ ਚੈਕ ਕਰ ਸਕਦੀ ਹੈ
ਨੇਸਟੈਡ ਇਫ ਇੰਟੀਜ਼ਰ ਅਤੇ ਫਰੈਕਸ਼ਨਲ ਵੈਲਯੂਜ਼ ਦੋਨਾਂ ਨੂੰ ਚੈਕ ਕਰ ਸਕਦਾ ਹੈ
ਇਹ ਸਾਨੂੰ ਇਸ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਆਉ ਸੰਖੇਪ ਕਰੀਏ ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਨੇਸਟੈਡ ਇਫ ਸਟੇਟਮੈਂਟ ਜਿਵੇਂ ਕਿ ਏਲਸੇ ifਯ10 ਇਕੁਅਲਜ਼ ਟੋ 0 ਸਵਿਚ ਸਟੇਟਮੈਂਟ
ਜਿਵੇਂ ਕਿ ਸਵਿਚ ਅਤੇ ਨੇਸਟੈਡ ਇਫ ਅਤੇ ਸਵਿਚ ਸਟੇਟਮੈਂਟਸ ਵਿਚ ਅੰਤਰ
ਇਕ ਅਸਾਈਨਮੈਂਟ ਵਜੋਂ ਇੰਪਲਾਈ ਦੀ ਉਮਰ 20 ਤੋਂ 60 ਵਿਚ ਹੈ ਜਾਂ ਨਹੀਂ ਚੈਕ ਕਰਨ ਲਈ ਇਕ ਪੋ੍ਰਗਰਾਮ ਲਿਖੋ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
ਜਿਆਦਾ ਜਾਣਕਾਰੀ ਲਈ ਕੰਟੈਕਟ at ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਤੇ ਲਿਖ ਕੇ ਸੰਪਰਕ ਕਰੋ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
ਇਸ ਦਾ ਸਮਰੱਥਨ ਆਈਸੀਟੀ ਐਮ ਐਚਆਰਡੀ ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨਕਰਦਾ ਹੈ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
ਸ਼ਾਮਲ ਹੋਣ ਲਈ ਧੰਨਵਾਦ